ਪੱਖਾ ਤੇ ਕੁਝ ਡੱਬੇ ਪਏ ਹੋਏ ਹਨ ਤੇ ਇੱਕ ਐਕਟੀਵਾ ਵੀ ਬਾਹਰ ਖੜੀ ਹੈ।

ਤੇ ਕੁੱਛ ਲੜਕੇ ਵੀ ਖੜੇ ਹਨ ਤੇ ਇੱਕ ਲੜਕਾ ਲਾਲ ਰੰਗ ਦਾ ਵੱਡਾ ਸਾਰਾ ਬੈਗ --

ਇੱਧਰ ਸਾਨੂੰ ਇੱਕ ਐਮ_ਆਰ ਸਵਿੱਚ ਦੀ ਦੁਕਾਨ ਦਿੱਖ ਰਹੀ ਹੈ।

ਤੇ ਇੱਕ ਲੜਕਾ ਖੜਾ ਹੈ ਤੇ ਇੱਕ ਹੋਰ ਆਦਮੀਂ ਕਾਉੰਟਰ ਓੱਤੇ ਖੜਾ ਦਿੱਖ ਰਿਹਾ ਹੈ।

ਤੇ ਨਾਲ ਹੀ ਇੱਕ ਹੋਰ ਦੁਕਾਨ ਦਿੱਖ ਰਹੀ ਹੈ ਤੇ ਦੁਕਾਨ ਦੇ ਅੰਦਰ ਇੱਕ--

ਬੋਤਲਾਂ ਪਯੀਆਂ ਹੋਇਆਂ ਹਨ ਤੇ ਛੋਟੀਆਂ ਛੋਟੀਆਂ ਸ਼ੀਸ਼ੀਆ ਪਯੀਆਂ ਹੋਇਆਂ ਹਨ।

ਦੀਵਾਰ ਉੱਤੇ ਵੱਡਾ ਸਾਰਾ ਸ਼ੀਸ਼ਾ ਵੀ ਲੱਗਾ ਹੋਇਆ ਹੈ।

ਜਿੱਸਦੇ ਬਾਹਰ ਕਾਫੀ ਸਾਰੇ ਅੱਲਗ ਅਲੱਗ ਤਰਹਾਂ ਦੇ ਕੱਪੜੇ ਟੰਗੇ ਹੋਏ ਹਨ।

ਇਧਰ ਸਾਨੂੰ ਇੱਕ ਸੈਮ ਸੋਲਡਰ ਇੰਸਟੀਟਿਊਟ ਆਫ --

ਇਧਰ ਸਾਨੂੰ ਦੋ ਦੁਕਾਨਾਂ ਦਿਖ ਰਹੀਆਂ--

ਤੇ ਨਾਲ ਹੀ ਇੱਕ ਵੱਡਾ ਸਾਰਾ ਚਿੱਟੇ ਰੰਗ ਦਾ ਦਰਵਾਜਾ ਲੱਗਾ ਹੋਇਆ ਹੈ।

ਇੱਧਰ ਸਾਨੂੰ ਇੱਕ ਰੇਲ ਗੱਡੀ ਵਾਲੀ ਪਟਰੀਆਂ ਦਿੱਖ ਰਹੀਆਂ ਹਨ।

ਤੇ ਬੈਠਣ ਵਾਲੇ ਬੈਂਚ ਲੱਗੇ ਹੋਏ ਹਨ ਤੇ ਤਿੰਨ ਲੜਕੇ ਪੱਟੜੀ ਕੋਲ ਖੜੇ ਹਨ।

ਤੇ ਇਕ ਇਥੇ ਬਿਜਲੀ ਵਾਲਾ ਟਾਵਰ ਵੀ ਹੈ।

ਕੁਛ ਆਦਮੀ ਤੇ ਇਹ ਦੋ ਔਰਤਾਂ ਦਿਖ ਰਹੀਆਂ ਹਨ।

ਸਾੜੀ ਪਾਈ ਹੈ ਤੇ ਦੂਸਰੀ ਔਰਤ ਨੇਂ ਚਿੱਟੇ ਰੰਗ ਦੇ ਕੱਪੜੇ ਪਾਏ ਹੋਏ ਹਨ।

ਤੇ ਇੱਕ ਹੋਰ ਗੱਡੀ ਬਾਹਰ ਖੜੀ ਦਿੱਖ ਰਹੀ ਹੈ।

ਲੱਗੇ ਹੋਏ ਹਨ ਵੱਡਾ ਸ਼ਟਰ ਲੱਗਾ ਹੋਇਆ ਹੈ।

ਇੱਧਰ ਸਾਨੂੰ ਇੱਕ ਗੱਡੀ ਸਟੈਂਡ ਓੱਤੇ ਚੁੱਕੀ ਦਿੱਖ ਰਹੀ ਹੈ।

ਤੇ ਇੱਕ ਆਦਮੀ ਕੋਲ ਖੜਾ ਹੈ ਜਿਸ ਦੇ ਹੱਥ ਵਿੱਚ ਪਾਣੀ ਵਾਲੀ ਪਾਈਪ --

ਤੇ ਇੱਕ ਮੋਟਰਸਾਈਕਲ ਵੀ ਬਾਹਰ ਖੜੀ ਹੋਈ ਹੈ।

ਇਧਰ ਸਾਨੂੰ ਇੱਕ ਆਦਮੀ ਦਿਖ ਰਿਹਾ ਹੈ।

ਜਿਸ ਅੰਦਰ ਦੋ ਮੇਜ ਪੇ ਹਨ ਕੁਰਸੀਆਂ ਪਈਆਂ ਹਨ ਮੇਜ ਉੱਪਰ।

ਤੇ ਵੱਡੇ ਲੱਕੜ ਦੇ ਮੇਜ਼ ਤੇ ਕੁਰਸੀਆਂ ਪਈਆਂ ਹੋਈਆਂ ਹਨ ਤੇ ਕੁਝ ਅਲਮਾਰੀਆਂ ਪਈਆਂ ਹਨ।

ਦ੍ਰਖਤ ਵੀ ਲੱਗੇ ਹੋਏ ਹਨ ਤੇ ਬਹੁਤ ਸਾਰੇ ਲੋਕ --

ਡਰਾਈਵਿੰਗ ਟ੍ਰੇਨਿੰਗ ਸਕੂਲ ਦਾ ਬੋਰਡ ਲੱਗਾ ਹੋਇਆ ਹੈ।